ਉਹਦੇ ਕਰਕੇ ਜਾਣਿਆ ਜਾਂਦਾ।

ਤੇ ਤੁਹਾਨੂੰ ਪਤਾ ਵਿਕਟੋਰੀਆ memorial ਦਾ ਮਾਲਿਕ ਕੌਣ ਹੈਗਾ। ਉਹਦਾ ਮਾਲਿਕ ਵੀ ਮਤਲਬ

ਅਹ ਇਹ ਮੈਨੂੰ ਲੱਗਦਾ ਹੈ ਭਾਰਤ ਦੇ ਸਭਿਆਚਾਰ ਮੰਤਰਾਲੇ ਪ੍ਰਸ਼ਾਸਨਿਰਤ ਅਹ ਦੇ ਅਧੀਨ ਹੈ ਵਿਕਟੋਰੀਆ ਦਾ ਖੁੱਦ ਮੁਖਤਿਆਰੀ ਹੈ ਮਤਲਬ ਇਹਨੇ ਆਪ ਹੀ ਬਣਾਇਆ ਹੈ ਕੋਈ ਇਸਨੂੰ HE ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸ਼ਾਇਦ ਕੋਈ ਏਦਾਂ ਦਾ board ਸੀ ਜਿਹਨੇ ਬਣਾਇਆ ਸੀ। government ਹੀ ਹੋ ਗਿਆ ਇਹ। ਉਹ ਨਾ ਜਿਹੜਾ ਪੱਛਮੀ ਪੱਛਮੀ ਬੰਗਾਲ ਦਾ ਅਹ ਰਾਜਪਾਲ ਸੀ ਨਾ chairman

ਹਾਂਜੀ ਹਾਂਜੀ ਚਲੋ ਠੀਕ ਹੈ ਪੜ੍ਹਾ ਲਓ ਤੁਸੀਂ ਜਵਾਕਾਂ ਨੂੰ okay

ਮੈਂ ਸੋਚਿਆ ਤੇ ਸੋਚਦਾ ਰਿਹਾ ਕਿ ਇੱਕ ਵਾਰੀ ਹੋਰ try ਕਰਦਾਂ ਕੀ ਪਤਾ ਮੈਨੂੰ ਪੜ੍ਹਕੇ ਉਹ ਵੀ ਵਧੀਆ ਲੱਗੇ ਪਰ ਕੋਈ ਨੀ ਆਹ ਵਾਲੀ ਤਾਂ ਅੱਛੀ ਸੀ ਮੈਂ ਤੈਨੂੰ ਸਹੀ ਦੱਸਾਂ ਅਗਰ ਵੈਸੇ ਇਹ ਤੋਂ ਬਾਅਦ ਤੈਨੂੰ ਹੋਰ ਕੋਈ ਲੱਭੇ ਜਿਹੜੀ ਵਧੀਆ ਹੋਵੇ ਤਾਂ ਮੈਨੂੰ ਦੱਸੀ ਮੈਂ ਇੱਕ ਹੋਰ ਵਾਰੀ ਪੜ੍ਹਕੇ ਦੇਖਾਂਗਾ ਕੀ ਪਤਾ ਵਧੀਆ ਹੋ~ ਹਾਂ ਤੇ ਮੈਂ ਜਿਹੜੀ ਕੰਮ ਦੀ ਛੁੱਟੀ ਕਰਕੇ ਘਰੇ ਬੈਠਾ ਹੋਇਆ ਸੀ ਤਾਂ ਮੈਂ ਸੋਚਿਆ ਕਿ ਚੱਲ ਜਿੱਦਾਂ ਤੂੰ ਮੈਨੂੰ ਦੱਸਿਆ ਵੀ ਤਾਂ ਉੱਵੇਂ ਦਾ ਕਰਕੇ ਇੱਕ ਵਾਰੀ ਦੇਖ ਹੀ ਲੈਨਾ ਜਿਹੜੀ ਤੂੰ ਮੈਨੂੰ ਦੱਸੀ ਸੀ ਪਤਾ ਨੀ ਕਿਹੜੀ ਪਤਾ ਨੀ ਕੀ ਸੀ ਮੈਂ ਕਿਹਾ ਚੱਲ ਇੱਕ ਵਾਰੀ ਦੇਖ ਹੀ ਲੈਂਦੇ ਹਾਂ ਕਿ ਕੀ ਪਤਾ ਚੰਗੀ ਹੋਵੇ ਕੀ ਪਤਾ ਦੇਖ ਕੇ ਥੋੜ੍ਹਾ ਬਹੁਤ ਮੇਰਾ time ਹੀ ਪਾਸ ਹੋ ਜਾਏ ਕਿਉਂਕਿ ਯੂਟਿਊਬ ਮੈਂ ਦੇਖੀ ਯੂਟਿਊਬ 'ਚ ਤਾਂ ਕੁਛ ਆ ਨੀ ਰਿਹਾ ਸੀਗਾ ਬਹੁਤ ਸਾਰੀ video ਸੀਗੀਆਂ ਜਿਹੜੀਆਂ ਮੈਂ ਦੇਖੀਆਂ ਪੁਰਾਣੀਆਂ ਲੇਕਿੰਨ ਕੋਈ ਇੰਨਾ ਮਜ਼ਾ ਨੀ ਆਇਆ, ਮੇਰੇ ਜਿੰਨੇ ਵੀ creater ਹੈਗੇ ਨੇ ਜਿਹੜੇ ਢੰਗ ਸਿਰ ਦੀਆਂ ਚੀਜ਼ਾਂ ਬਣਾਉਂਦੇ ਸੀ ਉਹਨਾਂ ਦੀ ਕੋਈ ਮੈਂ video ਦੇਖ ਹੀ ਨੀ ਪਾਇਆ ਕਿਉਂਕਿ ਪਤਾ ਨੀ ਮੇਰਾ ਉਹ ਵਾਲਾ channel ਹੀ ਨੀ ਮਿਲਦਾ ਪਿਆ ਪਰ ਮੈਂ ਕਿਹਾ ਚੱਲ ਕੋਈ ਨੀ ਹੁਣ ਬੈਠੇ ਹਾਂ ਤਾਂ ਇੱਕ ਵਾਰੀ try ਵੀ ਕਰ ਹੀ ਲੈਨੇ ਹਾਂ ਜਿਵੇਂ ਤੂੰ ਦੱਸਿਆ ਸੀ ਤੇ ਜਿਹੜੀ ਤੂੰ ਪਤਾ ਨੀ ਕੀ ਨਾਮ ਸੀ ਉਹਦਾ ਸੋਲੋ ਲੈਵਲਿੰਗ ਕਰਕੇ ਉਹ ਜਿਹੜੀ ਚੀਜ਼ ਸੀ ਮੈਂ ਕਿਹਾ ਚੱਲ ਮੈਂ ਬਹਿ ਕੇ ਦੇਖ ਹੀ ਲੈਨਾ ਤੇ ਮੈਂ ਪੜ੍ਹਿਆ ਉਹਨੂੰ ਥੋੜ੍ਹਾ ਜਿਹਾ ਆਹ ਨੀ ਕਹਿੰਦਾ ਕਿ ਮੈਂ ਪੂਰਾ ਉਹਨੂੰ ਪੜ੍ਹ ਲਿਆ ਥੋੜ੍ਹਾ ਜਿਹਾ ਮੈਂ ਪੜ੍ਹਿਆ ਪਰ ਸਹੀ ਦੱਸਾਂ ਤੇ ਸ਼ਾਇਦ ਮੇਰੇ

ਸੱਚੀ 'ਚ ਉਹਦਾ ਪਹਿਲਾ chapter ਪੜ੍ਹਿਆ ਤੇ ਮੈਨੂੰ ਅਜ਼ੀਬ ਜਿਹਾ ਲੱਗਿਆ ਉਹ ਦੇਖ ਕੇ ਕਿ ਉਹ ਮੁੰਡਾ ਕੀ ਕਰਨਾ ਚਾਹ ਰਿਹਾ ਸੀਗਾ, ਉਹ ਮੁੰਡੇ ਕੋਲ ਨਹੀਂ ਸੀ ਕੋਈ ਤਾਕਤ ਨਹੀਂ ਸੀਗਾ ਕੁਛ ਵੀ ਉਹ ਕਿਤੇ ਹੋਰ ਜਾਕਰ ਵੀ ਤੇ ਪੈਸੇ ਕਮਾ ਸਕਦਾ ਸੀ ਨਾ ਉਹਨੇ ਉਹੀ gate ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਦਾ ਕਿਉਂ ਸੋਚਿਆ ਕੀ ਉਹਦੇ ਇਲਾਵਾ ਫਿਰ ਕੌਣ ਹੁੰਦਾ ਜਿਹੜਾ ਉਹਦਾ ਖਿਆਲ ਰੱਖਦਾ ਜਾਂ ਉਹਦੀ family ਨੂੰ ਦੇਖਦਾ ਮੈਨੂੰ ਪੱਲੇ ਨੀ ਪਿਆ ਬਿਲਕੁਲ ਵੀ ਸਹੀ ਦੱਸਾਂ ਤੇ ਨਹੀਂ ਮੈਂ ਫਿਰ ਵੀ ਉਹ ਉਹਨੂੰ ਛੱਡ ਕੇ ਥੋੜ੍ਹਾ ਹੋਰ ਉਹ ਤੋਂ ਅੱਗੇ ਦਾ ਦੇਖਿਆ ਮੈਂ ਕਿਹਾ ਚੱਲ ਕੋਈ ਨੀ ਹੋ ਸਕਦਾ ਹੈ ਕਿ ਹਜੇ ਮੈਨੂੰ ਜਿੰਨੀ ਚੀਜ਼ਾਂ ਸਮਝ 'ਚ ਆਈਆਂ ਨੇ ਉਹ ਤੋਂ ਜ਼ਿਆਦਾ ਮੈਂ ਕੁਛ ਦੇਖ ਲਊ ਉਹ 'ਚ ਆਹ ਸੋਚ ਕੇ ਮੈਂ ਥੋੜ੍ਹਾ ਹੋਰ ਉਹਨੂੰ ਪੜ੍ਹਿਆ

ਉਹਨੂੰ ਇੱਕ ਚੀਜ਼ ਮਿਲੀ ਉਹ ਵੀ ਇੱਕ gate ਦੇ ਅੰਦਰ ਉਹ ਸੱਚੀ ਮਰਿਆ ਜਾਂ ਫਿਰ ਜੋ ਵੀ ਕੁਛ ਕਰ ਰਿਹਾ ਸੀ ਉਹ ਸਪਨਾ ਸੀ ਉਹਨੇ ਜੋ ਵੀ ਕੁਛ ਕੀਤਾ ਉਹ ਸੱਚੀ ਸੀ ਨਹੀਂ ਸੀ ਕੁਛ ਮੈਨੂੰ ਪੱਲੇ ਨੀ ਪਿਆ ਉਹਨੇ ਜਿਹਦੇ ਨਾਲ ਵੀ ਆਇਆ ਸੀ ਜਿੰਨੇ ਜਾਣੇ ਸੀ ਉਹਨਾਂ ਨੇ ਉਹਨੂੰ ਧੋਖਾ ਦਿੱਤਾ, ਉਹਨੇ ਉਹਨਾਂ ਨੂੰ ਮਾਫ਼ ਕੀਤਾ ਨਹੀਂ ਕੀਤਾ ਮੇਰੇ ਨਹੀਂ ਪੱਲੇ ਪਿਆ, ਮੈਨੂੰ normally ਪਿਕਚਰਾਂ ਜਾਂ ਜਿਹੜੇ ਆਹ TV shows ਮੈਂ ਦੇਖਦਾ ਮੈਨੂੰ ਪਸੰਦ ਇਸ ਲਈ ਆ ਜਾਂਦੇ ਨੇ ਕਿਉਂਕਿ ਜੋ ਵੀ ਚੀਜ਼ ਉਹ ਦੱਸਣਾ ਚਾਹ ਰਹੇ ਹੁੰਦੇ ਨੇ ਉਹ ਬੜੀ ਹੋਈ ਨੀ ਆਉਂਦੀ

ਉਹਨੇ ਬਿਲਕੁਲ ਵੀ ਕੁਛ ਕੀਤਾ ਹੀ ਨੀ ਕਿ ਮੈਨੂੰ ਕੁਛ ਪੱਲੇ ਪਵੇ ਕਿ ਉਹ ਕੀ ਕਹਿਣਾ ਚਾਹ ਰਿਹਾ ਹੈ ਕੀ ਮੈਂ ਕੀ ਸਮਝਾਂ ਮੇਰੇ ਨਹੀਂ ਪੱਲੇ ਪਿਆ ਬਿਲਕੁਲ ਵੀ ਤੈਨੂੰ ਸਹੀ ਦੱਸਾਂ ਤੇ ਪਰ ਮੈਂ ਫਿਰ ਵੀ ਥੋੜ੍ਹਾ ਬਹੁਤ ਪੜ੍ਹਿਆ ਉਹਨੂੰ ਮੈਂ ਉੱਥੇ ਤੱਕ ਪਹੁੰਚਿਆ ਸੀ ਜਿੱਥੇ ਉਹਨੂੰ ਤਾਕਤ ਆਪਣੀ ਮਿਲ ਜਾਂਦੀ ਹੈ ਸਾਰੇ ਉਹਦੇ ਦੋਸਤ ਜਿਹੜੇ ਨੇ ਉਹਨੂੰ ਧੋਖਾ ਦੇ ਕੇ ਉੱਥੋਂ ਚਲੇ ਜਾਂਦੇ ਹੈ ਤੇ ਉਹ hospital ਦੇ ਵਿੱਚ ਹੁੰਦਾ ਹੈ ਫਿਰ ਬਾਅਦ 'ਚ ਉਹਨੂੰ ਇੱਕ ਹੋਰ gate ਦੀ ਚਾਬੀ ਜਿਹੀ ਮਿਲਦੀ ਹੈ ਆਪਣੇ ਆਹ exercise ਕਰਦੇ ਹੋਏ ਸ਼ਾਇਦ ਤੇ ਉਸ gate ਦੇ ਵਿੱਚ ਜਾਂਦਾ ਹੈ ਤੇ ਇੱਕ ਵੱਡੇ ਜਿਹੇ ਸੱਪ ਨੂੰ ਹਰਾ ਕੇ ਵਾਪਸ ਆਉਂਦਾ ਹੈ ਮੈਨੂੰ ਉਹ ਵੀ ਨੀ ਪੱਲੇ ਪਿਆ ਅਗਰ ਉਹਦੀ ਤਾਕਤ ਸਿਰਫ਼ exercise ਕਰਨ ਦੇ ਨਾਲ ਵੱਧ ਸਕਦੀ ਸੀ ਤੇ ਉਹ ਹੁਣ ਤੱਕ ਵਧੀ ਕਿਉਂ ਨੀ ਤੇ ਜਿਹੜਾ ਬੰਦਾ ਸੀ ਅਗਰ ਉਹ starting ਤੋਂ ਹੀ ਉਹ same ਹੀ ਬੰਦਾ ਸੀ ਜਿਹਨੂੰ ਸਿਰਫ਼ ਤਾਕਤ ਮਿਲੀ ਨਹੀਂ ਮਤਲਬ ਅਗਰ ਉਹ ਇੱਕ ਬੰਦਾ ਸੀ ਜਿਹੜਾ ਜਨਮ ਦੇ ਨਾਲ ਹੀ ਤਾਕਤ ਲੈ ਕੇ ਆਇਆ ਸੀ ਤੇ ਉਹਨੂੰ ਤਾਕਤ ਜਿਹੜੀ ਹੈ ਉਹਦੇ gate ਦੇ ਵਿੱਚ ਨਹੀਂ ਮਿਲੀ ਤਾਂ ਮੈਨੂੰ ਆਹ ਨੀ ਪੱਲੇ ਪਿਆ ਉਹਨੇ starting ਤੇ ਜਦੋਂ ਉਹਦੇ ਕੋਲ ਤਾਕਤ ਨਹੀਂ ਸੀ ਤਾਂ exercise ਕਿਉਂ ਨੀ ਕੀਤੀ ਅਗਰ ਉਹ ਸ਼ਾਇਦ ਤਾਂ exercise ਕਰਦਾ ਤਾਂ ਹੋ ਵੀ ਤਾਂ ਸਕਦਾ ਸੀ ਕਿ ਉਹਦੇ ਕੋਲ ਵੀ ਤਾਕਤ ਆ ਜਾਂਦੀ ਪਰ ਉਹਨੇ exercise ਕੀਤੀ ਹੀ ਨੀ। ਜਿਹੜੇ ਉੱਥੇ ਇੱਕ ਹੋਰ ਬੰਦਾ ਦਿਖਾ ਰਿਹਾ ਸੀ ਜਿਹਦੇ ਕੋਲ fire ਦੀ power ਸੀਗੀ ਉਹਨੂੰ ਤਲਵਾਰ ਵੀ ਚਲਾਉਣੀ ਆਉਂਦੀ ਸੀ ਉਹਨੇ ਤਲਵਾਰ ਸਿੱਖ ਰੱਖੀ ਸੀ ਅੱਗੇ ਵਾਲੇ ਮੈਂ ਐਪੀਸੋਡਾਂ 'ਚ ਦੇਖੀ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਹਾਂ ਆਹ ਵੀ ਜਿਹੜੀ sword fighting ਹੈ ਉਹ ਕਰ ਲੈਂਦਾ ਹੈ ਅਗਰ ਉਹ ਜਿਹੜਾ ਮੁੰਡਾ ਸੀ ਉਹ ਵੀ ਇੱਕ ਵਾਰੀ ਲੜਨਾ ਸਿੱਖ ਲੈਂਦਾ ਉਹਨੂੰ ਅਗਰ ਤਲਵਾਰ ਚਲਾਉਣੀ ਆਉਂਦੀ ਹੁੰਦੀ

ਲੜਨਾ ਤਾਂ ਸਿੱਖਣਾ ਚਾਹੀਦਾ ਹੈ, ਪਰ ਨਹੀਂ ਉਹਦੇ ਕੋਲ ਤਾਕਤ ਨਹੀਂ ਸੀ ਤਾਂ ਉਹਨਾਂ ਨੇ ਉਹਨੂੰ ਇੰਨਾ ਕਮਜ਼ੋਰ ਬਣਾਇਆ ਮੈਨੂੰ ਪੱਲੇ ਨੀ ਪਿਆ ਉਹਦੇ ਕੋਲ ਤਾਕਤ ਨੀ ਸੀਗੀ ਦਿਮਾਗ ਨੀ ਸੀ ਮੈਨੂੰ ਸੱਚੀ ਨਹੀਂ ਸਮਝ 'ਚ ਆਈ ਇੰਨੀ ਚੀਜ਼ ਪਰ ਮੈਂ ਫਿਰ ਵੀ ਦੇਖ ਰਿਹਾ ਸੀ ਉਹਨੂੰ ਮੈਨੂੰ ਥੋੜ੍ਹਾ ਬਹੁਤ ਲੱਗਿਆ ਕਿ ਹਾਂ ਮੈਨੂੰ ਸ਼ਾਇਦ ਪੂਰੀ ਕਰਨੀ ਚਾਹੀਦੀ ਹੈ ਫਿਰ ਮੈਂ ਉਹਦੇ ਬਾਰੇ ਸੋਚਿਆ ਮੈਂ ਕਿਹਾ ਹਾਂ ਮੈਨੂੰ ਥੋੜ੍ਹਾ ਹੋਰ ਅੱਗੇ ਉਹਨੂੰ ਪੜ੍ਹਨਾ ਚਾਹੀਦਾ ਹੈ ਤੇ ਮੈਂ ਦਸ chapter ਤੋਂ ਹੋਰ ਅੱਗੇ ਤੱਕ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਮੈਂ ਉੱਥੇ ਤੱਕ ਪਹੁੰਚਿਆ ਜਿੱਥੇ ਉਹਦਾ ਹੱਥ ਜਿਹੜਾ ਹੈਗਾ ਵੇ ਉਹ ਪਹਿਲੇ ਵਾਲੇ 'ਚ ਜਾਂਦਾ ਹੈ ਲੇਕਿੰਨ ਉਹ ਜਦੋਂ ਤਲਵਾਰ ਚੁੱਕ ਕੇ ਉਹ ਕੋਈ ਜਾਂ ਜੋ ਵੀ ਹੋਏਗਾ ਉਹਦੇ ਨਾਲ ਇੱਕ ਵਾਰੀ ਲੜਨ ਲਈ ਜਾਂਦਾ ਹੈ ਤੇ ਸਾਰੇ ਜਿੰਨੇ ਵੀ ਜਾਣੇ ਹੈਗੇ ਨੇ ਉਹ ਉੱਥੇ ਮਰ ਜਾਂਦੇ ਹੈ, ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਜਿਹੜੇ ਪਿੱਛਲੀ ਵਾਰੀ ਉਹਦੇ ਨਾਲ ਸੀ ਕਿ ਹਾਂ ਉਹਦੇ ਕੋਲ ਕੋਈ ਹੋਰ power ਹੁਣ ਆ ਚੁੱਕੀ ਹੈ ਕਿ ਉਹ ਦੂਸਰੀ ਵਾਰ awaken ਜਾਂ ਜੋ ਵੀ ਬੋਲਦੇ ਨੇ ਉਹਨੂੰ ਉਹ ਹੋਇਆ ਵੇ ਤਾਂ ਉੱਥੇ ਤੱਕ ਮੈਂ ਪੜ੍ਹੀ। ਪਰ ਸਹੀ ਦੱਸਾਂ ਮੈਨੂੰ ਉਹ ਚੀਜ਼ ਵੀ ਨਹੀਂ ਸਮਝ 'ਚ ਆਈ ਮੈਨੂੰ ਨਹੀਂ ਪੱਲੇ ਪਿਆ ਕਿ ਉਹ ਅਗਰ ਦੂਸਰਿਆਂ ਤੋਂ ਨਫ਼ਰਤ ਕਰਦਾ ਸੀ ਕਿ ਉਹਨਾਂ ਨੇ ਉਹਨੂੰ ਇਕੱਲਾ ਛੱਡ ਦਿੱਤਾ ਉਸ ਜਗ੍ਹਾ ਤੇ ਮਰਨ ਲਈ ਤਾਂ ਉਹਨੇ ਦੂਜਿਆਂ ਦੀ ਮਦਦ ਕਿਉਂ ਕੀਤੀ ਕਿ ਅਗਰ ਉਹ ਦੂਜਿਆਂ ਲਈ ਇੰਨਾ ਕਰ ਸਕਦਾ ਹੈ ਕਿ ਉਹਨਾਂ ਦੀ ਮਦਦ ਕਰਦਾ ਰਹਿੰਦਾ ਹੈ ਤੇ ਮਦਦ ਕਰਨੀ ਸੀ ਤਾਂ ਉਹਨੇ ਨੂੰ ਕਿਉਂ ਮਾਰਿਆ

ਔਰ ਉਹਨੇ ਉਹਨੂੰ ਮਾਰਿਆ ਪਰ ਸਹੀ ਦੱਸਾਂ ਹੋ ਸਕਦਾ ਕਿ ਮੈਂ ਗ਼ਲਤ ਸੋਚ ਕਿ ਮੈਂ ਇੰਨਾ ਨਾ ਸਮਝ ਰਿਹਾ ਹੋਵਾਂ ਜਿਵੇਂ ਦੀ ਉਹਨੇ story ਬਣਾਈ ਸਮਝ ਰਹੇ ਸੀ। ਆਹ ਕਰਕੇ ਮੈਂ ਜ਼ਿਆਦਾ ਕੁਛ ਦੇ ਵਿੱਚ ਲੱਭਣ ਦੀ ਕੋਸ਼ਿਸ਼ ਨੀ ਕੀਤੀ ਉਹ ਤੋਂ ਬਾਅਦ ਇੱਕ ਦੋ chapter ਮੈਂ ਹੋਰ ਪੜ੍ਹੇ ਤੇ ਉਹਨਾਂ ਵਿੱਚੋਂ ਮੈਂ ਜ਼ਿਆਦਾ ਕੁਛ ਲੱਭਣ ਦੀ ਕੋਸ਼ਿਸ਼ ਨੀ ਕੀਤੀ ਮੈਂ ਸਿਰਫ਼ ਉਹਨਾਂ ਨੂੰ ਪੜ੍ਹਿਆ

ਇਸ ਦੁਨੀਆਂਂ 'ਚ ਹੁੰਦਾ ਜਾਂ ਫਿਰ ਮੈਂ ਉਹੀਓ character ਹੁੰਦਾ ਜਾਂ ਫਿਰ ਸਾਡੀ ਦੁਨੀਆਂ ਵੀ ਉਵੇਂ ਦੀ ਹੁੰਦੀ ਜਿਹ 'ਚ ਇਵੇਂ ਦੀ ਤਾਕਤਾਂ ਜਾਂ ਫਿਰ ਅਹ gate ਜਿਹੜੇ ਮੈਨੂੰ ਜਾਂ ਜੋ ਵੀ ਹੈਗੇ ਨੇ ਉਹ ਕਹਿੰਦੇ ਹੈ Normal ਜਿਹੜੀ life ਹੁੰਦੀ ਉਹ ਦੀ ਬਣੀ ਹੁੰਦੀ, ਹੋ ਸਕਦੇ ਹੈ ਇਵੇਂ ਦੇ ਲੋਕੀ ਬਥੇਰੇ ਸੋਚਦੇ ਹੋਣ ਤਾਂ ਜਾ ਕੇ ਉਹਨਾਂ ਨੂੰ ਵਧੀਆ ਲੱਗਦੀ ਹੋਏਗੀ ਕਿਉਂਕਿ ਅਗਰ ਮੈਂ normal ਵਾਲੇ 'ਚ ਸੋਚਾਂ ਕਿ ਅਗਰ ਉਹਨਾਂ ਦੀ life ਵੀ normal ਹੁੰਦੀ

ਤੇ ਮੈਂ end ਵਾਲੇ 'ਚ chapter ਤੇ ਦੇਖਿਆ ਕਿ ਅਹ ਪਤਾ ਨੀ ਉਹਦੀ ਨਈਂ story ਸੀ ਕੀ ਸੀ ਮਗਰ ਉਹ ਸਭ ਕੁਛ ਵਾਪਿਸ ਆ ਚੁੱਕਿਆ ਸੀ ਕੋਈ ਵੀ ਉੱਥੇ ਨਵਾਂ gate ਨੀ ਸੀ ਕੋਈ ਵੀ ਬੰਦਾ hunter ਨੀ ਬਣਿਆ ਸੀਗਾ ਸਿਰਫ਼ ਉਹ ਇਕੱਲਾ ਸੀ ਤੇ ਆਪਣੇ school ਜਾ ਰਿਹਾ ਸੀ ਮੈਂ ਉਹਨੂੰ ਦੇਖਿਆ ਤਾਂ ਮੈਨੂੰ ਦੇਖ ਕੇ ਸਮਝ 'ਚ ਆਇਆ ਕਿ ਆਹ ਇੱਥੇ ਆਪਣੀ ਉਹ ਵਾਲੀ body 'ਚ ਕਿਉੁਂ ਹੈ ਜਿਹੜੀ ਉਹਨੇ hunter ਬਣਨ ਤੋਂ ਬਾਅਦ ਲਿੱਤੀ ਸੀ। ਅਗਰ ਉਹ ਸੱਚੀ 'ਚ ਆਪਣੀ ਜ਼ਿੰਦਗੀ ਉਵੇਂ ਹੀ ਜਿਉਣਾ ਚਾਹੁੰਦਾ ਸੀ ਜਿਵੇਂ ਬਿਨਾਂ ਕਿਸੇ ਤਾਕਤ ਦੇ ਨਾਲ ਉਹ ਪੜ੍ਹਿਆ ਵੱਡਾ ਹੋਇਆ ਤਾਂ ਉਹਨੂੰ ਉਹੀ ਆਪਣੇ ਪਤਲੇ ਵਾਲੇ ਸਰੀਰ 'ਚ ਆਉਣਾ ਚਾਹੀਦਾ ਸੀ, ਤਾਂ ਕਿ ਉਹਨੂੰ ਪਤਾ ਲੱਗਦਾ ਕਿ ਹਾਂ ਲੋਕੀ ਦੂਜੀ ਤਰ੍ਹਾਂ ਕਿਵੇਂ ਸੋਚਦੇ ਨੇ ਕਿਵੇਂ ਉਹਨੂੰ ਦੇਖਦੇ ਨੇ ਕਿਵੇਂ main problem ਹੁੰਦੀ ਜਿਹੜੀ ਉਹ ਆਪਣੀ ਤਾਕਤ ਮਿਲਣ ਤੋਂ ਪਹਿਲਾਂ ਦੇਖਦਾ, ਲੇਕਿੰਨ ਨਹੀਂ।

ਕਿਵੇਂ ਹੋ ਕੀ ਕਰਦੇ ਹੋ? ਹੋਰ ਸੁਣਾਓ ਘਰ ਬਾਰ ਕਿੱਦਾਂ ਠੀਕ ਠਾਕ। ਹਾਂਜੀ ਸਭ ਠੀਕ ਆ ਮੈਂ ਉਹ ਨਾ train ਜਾ ਰਹੀ ਸੀ ਤਾਂ ਤੁਹਾਨੂੰ ਆਵਾਜ਼ ਨੀ ਆਉਣੀ ਸੀ, ਆਵਾਜ਼ ਆ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 ਉਹ train ਸਾਡੇ ਤੇ ਲੰਘਦੀ ਰਹਿੰਦੀ ਚੌਵੀ ਘੰਟੇ। ਅੱਛਾ ਮੈਂ ਤਾਂ ਹੀ ਸੋਚਾਂ ਮੈਂ ਕਿਹਾ ਵੀ ਦੋ ਮਿੰਟ ਬੋਲਦੇ ਆ ਚੁੱਪ ਕਰ ਜਾਂਦੇ ਆ ਕੀ ਗੱਲ ਹੋ ਗਈ। ਉਹ train ਦਾ ਤੇ train ਜਦੋਂ ਕੋਈ ਗੱਲ ਕਹਿੰਦਾ ਨਾ main ਗੱਲ ਤੇ ਉਦੋਂ ਟਪਕ ਪੈਂਦੀ ਆ, ਫਿਰ ਓਦਾਂ ਵੀ ਬਾਅਦ 'ਚ ਸੁਣਦਾ ਨੀ ਹੁੰਦਾ ਹੈਗਾ,

Main ਗੱਲ ਕਹੋ ਸੁਣਦਾ ਨੀ ਹੁੰਦਾ ਕੋਈ ਫ਼ਾਇਦਾ ਹੀ ਨੀ ਹੁੰਦਾ ਫਿਰ ਬੋਲਣ ਦਾ

ਆਹੋ ਯਾਰ ਹਾਲੇ ਤਾਂ ਮੈਂ ਕੱਟ ਰਹੀ ਹਾਂ ਇਹ ਚੱਲਦਾ ਪਿਆ ਹਾਲੇ, ਲੱਗਦਾ late ਹੋ ਜਾਊ ਅੱਜ। ਹਮ ਹਮ ਕਾਫ਼ੀ late ਹੋ ਜਾਣਾ।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 ਅਹ ਉਹ TV ਤੇ news ਚੱਲਦੀ ਪਈ ਸੀ ਉਹਨਾਂ ਬਾਰੇ ਕਸ਼ਮੀਰ news ਚੱਲਦੀਆਂ ਪਈਆਂ ਸੀ ਕਸ਼ਮੀਰ news ਉਹਨਾਂ ਬਾਰੇ ਸੁਣਦੀ ਪਈ ਸੀ ਉਹਨਾਂ ਦਾ view ਦਿਖਾ ਰਹੇ ਸੀ। ਕਿਉਂਕਿ ਸ਼ਾਮ ਦਾ time ਹੈ ਨਾ ਇੰਨਾ ਵਧੀਆ view ਸੀ ਬੜਾ ਵਧੀਆ ਲੱਗਿਆ ਕਸ਼ਮੀਰ ਬਾਰੇ ਮੈਂ ਕਿਹਾ ਯਾਰ ਕਸ਼ਮੀਰ ਦਾ ਇੱਡਾ ਵਧੀਆ ਆ ਵੀ ਹਨਾ ਕਹਿੰਦੇ ਮਤਲਬ ਕਸ਼ਮੀਰ ਬਾਰੇ ਸਾਰੀ detail ਦੇਣ ਲੱਗੇ ਹੋਏ ਸੀ ਕਸ਼ਮਰੀ ਘਾਟੀ ਸਭਿਆਚਾਰਾਂ ਦਾ ਦੇ ਨਾਲ ਨਾਲ ਕਹਿੰਦੇ ਸਭਿਆਚਾਰ ਤੇ ਕੁਦਰਤੀ ਵਰਤਾਵਿਆਂ ਵਿੱਚ ਵੀ ਕਹਿੰਦੇ ਕਾਫ਼ੀ ਅਮੀਰ ਹੈ ਜੇ ਓਦਾਂ ਗੱਲ ਕਰ ਲਈਏ ਕਹਿੰਦੇ ਸਥਾਨਕ ਤੋ~ ਸਥਾਨਕ ਤੌਰ ਤੇ ਭੋਜਨ ਤਿਉਹਾਰੀ ਚਾਹ ਦਾ ਨਮੂਨਾ, ਤੁਹਾਨੂੰ ਤਾਂ ਪਤਾ ਹੀ ਹੈ ਆਪਣੇ ਭਾਰਤ ਦੀ ਕਿੰਨੀ ਜਗ੍ਹਾ ਹੈਗੀ ਘੁੰਮਣ ਫਿਰਨ ਵਾਸਤੇ, ਤੇ ਉੱਥੇ different different ਖਾਣ ਵਾਲੀ ਚੀਜ਼ ਦਾ different different culture ਹੈਗੇ ਹੈ।

ਹਾਂਜੀ ਓਦਾਂ ਵੀ ਜਿਵੇਂ ਹੁਣ ਇੱਕ ਤਾਂ ਵੀ ਕਹਿ ਲਈਏ ਕਿ ਬਹੁਤ ਸਾਰੇ ਗੁਰੂਦੁਆਰਾ ਹੈ ਉੱਥੇ ਧਾਰਮਿਕ ਮੰਦਿਰਾਂ ਵਿੱਚੋਂ ਵੀ ਇੱਕ ਕਹਿੰਦੇ ਉੱਥੇ ਵੀ ਜੇ ਗੱਲ ਕਰ ਲਈਏ ਪ੍ਰਤੀਬਿੰਬ ਨੂੰ ਹੁੰਦਾ ਜਿਹੜਾ ਇੱਕ ਉੱਥੇ ਦਾ ਮੰਨਦੇ ਆ ਵੀ ਬੜਾ ਵਾ, ਕਹਿੰਦੇ ਵੀ ਬੇਸ਼ਕ ਮਤਲਬ ਦੇਸ਼ੀ ਇੱਕ ਕੂਕਾ ਹੁੰਦਾ ਨਾ ਜਿਹੜਾ ਦੇਸ਼ੀ ਕਕੂਰਾ, ਰਾਏ ਸ਼ਾਨਦਦਾਰ। ਸ਼ਾਨਦਾਰ ਯਾਦਗਾਰੀ ਕਹਿੰਦੇ corporate ਦੇ ਵਿੱਚ ਨਾ ਇੱਕ taxi ਵਾਲੇ ਬਣਾਉਂਦੇ ਨੇ ਜਿਹਦੇ ਵਿੱਚ ਵਿਸ਼ੇਸ਼ ਖ਼ਰੀਦ ਦੀ ਲੋੜ ਹੁੰਦੀ ਹੈ ਕਹਿੰਦੇ ਉਹਦੇ ਵਿੱਚ ਕਹਿੰਦੇ ਤੇ ਓਦਾਂ ਵੀ ਗੱਲ ਕਹਿ ਕਰ ਲਈਏ ਜਿਵੇਂ ਹਨਾ ਕਹਿੰਦੇ ਵੀ ਆਪਣੇ ਸੇਬ ਦੇ ਬਾਗ਼ਾਂ ਤੇ ਕੇਸਰ ਦੇ ਖੇਤ ਜਿਹੜੇ ਇਹਦੇ ਵਿੱਚ ਹੈਗੇ ਆ ਅਹ ਕਸ਼ਮੀਰ ਦੇ ਜਿਹੜੇ ਆਪਾਂ ਕਹਿ ਲਈਏ ਕਿ famous ਹੁੰਦੇ ਆ, ਵੀ ਸੇਬਾਂ ਦੇ ਬਾਗ਼, ਕੇਸਰ ਦੇ ਖੇਤਾਂ, ਚਮਕਦੀਆਂ ਝੀਲਾਂ, ਸ਼ਾਨਦਾਰ ਮੈਦਾਨ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ ਵਿੱਚ ਕਸ਼ਮੀਰ ਦੁਨੀਆ ਭਰ ਦੇ ਕਹਿੰਦੇ ਸਭ ਸੈਲਾਨੀ ਹੁੰਦੇ ਨੇ ਨਾ ਉਹਨਾਂ ਨੂੰ ਆਕਰਸ਼ਿਤ ਕਰਦਾ ਉਹਨਾਂ ਨੂੰ ਆਪਣੇ ਵੱਲ ਖਿੱਚ~ ਖਿੱਚਦਾ ਆ ਉਹਨਾਂ ਨੂੰ ਤੇ ਕਹਿੰਦੇ ਵੀ ਜਿਹੜਾ ਉੱਥੋਂ ਦਾ ਵਾਤਾਵਰਨ ਹੈ ਉਹ ਵੀ ਬੜਾ ਸ਼ਾਂਤ ਹੈ, ਅਦਭੁਤ ਨਜ਼ਾਰੇ ਨੇ ਉੱਥੇ ਪ੍ਰਾਚੀਨ ਹਨਾ ਕੁਦਰਤ ਦੇ ਵੀ ਕਹਿ ਲਈਏ ਪ੍ਰਾਚੀਨ ਕੁਦਰਤ ਦੇ ਨਾਲ ਹੈ

ਵੀ ਕਹਿੰਦੇ ਕਸ਼ਮੀਰ ਤਾਂ ਕਹਿੰਦੇ ਸੇਬ Fruit ਲਈ ਅਖਰੋਟ ਲਈ dryfruit ਲਈ ਬਹੁਤ famous ਹੈਗਾ ਇਹ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

ਹਾਂਜੀ ਹਾਂਜੀ ਸਹੀ ਹੈ, ਤੇ ਓਦਾਂ ਵੀ ਜਿਵੇਂ ਹਨਾ ਵੀ ਮਤਲਬ ਜਿੰਨੀਆਂ ਵੀ ਇਹਦੀਆਂ ਅਹ ਸਵਾਰੀਆਂ ਕਹਿੰਦੇ ਕਹਿ ਲਈਏ ਕਿ ਆਨੰਦ ਲੈਣ ਦਾ ਇਹਨਾਂ ਨੂੰ ਨਾ ਇੱਕ ਮੌਕਾ ਪ੍ਰਦਾਨ ਕਰਦੇ ਨੇ, ਜਿਵੇਂ ਕਹਿ ਦੇਈਏ ਹਨਾ ਅਤਿਆਚਾਰ ਮਿਲ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 ਐਲਪੀਨ ਝੀਲਾਂ ਵਧੀਆ ਕਹਿੰਦੇ tracking ਵੀ ਜਿਹੜਾ ਇੱਕ ਅਨੁਭਵ ਹੈ ਉਹਦਾ ਅਹਿਸਾਸ ਮਤਲਬ ਪ੍ਰੇਮੀਆਂ ਨੂੰ ਦਿਲਾਉਂਦੀਆਂ ਨੇ, ਵੀ ਵਧੇਰੇ ਇਹਦੇ ਵਿੱਚ ਕਹਿ ਲਈਏ ਕਿ ਸਰਦੀਆਂ ਵਿੱਚ ਮਤਲਬ ਇੱਕ ਕਹਿ ਲਈਏ ਗੁਲਮਾਰਗ ਇੱਕ ਹੈ ਉਹ ਜਿਹਦੇ ਵਿੱਚ ਆਪਾਂ ਮ~ ਮਤਲਬ ਬਹੁਤ ਸਾਰੀਆਂ ਮਤਲਬ ਕਹਿ ਲਈਏ ਕਿ ਜਿਹੜਾ ਕਸ਼ਮੀਰ ਹੈ ਨਾ ਕਸ਼ਮੀਰ ਕਸ਼ਮੀਰ ਯਾਤਰਾ guide ਵਿੱਚ ਕਹਿੰਦੇ ਸਾਡੇ ਕੋਲ ਬਹੁਤ ਦੇਖਣ ਵਾਲੀਆਂ ਚੀਜ਼ਾਂ ਨੇ ਜਗ੍ਹਾਵਾਂ ਨੇ ਕਹਿ ਦੇਈਏ ਥਾਵਾਂ ਨੇ ਜਾਂ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 ਜੇ ਓਦਾਂ ਵੀ ਗੱਲ ਕਰ ਲਈਏ ਵੀ ਸ਼ੈਰ ਸਪਾਟੇ ਜਾਂ ਹੋਰ ਪਹਿਲੂਆਂ ਬਾਰੇ ਵੀ ਜਿਵੇਂ ਹਨਾ, ਆਪਾਂ ਵਧੀਆ ਜਾਣਕਾਰੀ ਲੈਣੀ ਹੋਵੇ ਤਾਂ ਤਾਂ ਸਾਡੇ ਕਸ਼ਮੀਰ ਵਿੱਚ ਕਹਿੰਦੇ ਬਹੁਤ ਸਾਰੇ ਯਾਦਗਾਰ ਹੁੰਦੇ ਨੇ ਇਹ ਜਿਹੀਆਂ ਚੀਜ਼ਾਂ, ਜਿਹਨਾਂ ਨੂੰ ਆਪਾਂ ਕਸ਼ਮੀਰ ਦਾ ਉਹ ਕਰ ਸਕਦੇ ਹਾਂ ਦੌਰਾ ਕਰ ਸਕਦੇ ਹਾਂ, ਕਸ਼ਮੀਰ ਦਾ ਦੌਰਾ ਕਰਨ ਲਈ ਵੀ ਕਰਨ ਲਈ ਵੀ ਕਹਿੰਦੇ ਸਭ ਤੋਂ ਵਧੀਆ ਜਿਹੜਾ ਸਮਾਂਂ ਹੈ ਉਹ ਕਸ਼ਮੀਰ ਜਿਹੜੀਆਂ ਗਰਮੀਆਂ ਦਾ ਸਮਾਂ ਆ ਉਹਦਾ ਉਹ ਹੈ ਕਿਉਂਕਿ ਗਰਮੀਆਂ ਦੇ ਵਿੱਚ ਉੱਥੇ ਜਦੋਂ ਬਰਫ਼ ਗਿਰਦੀ ਹੈ ਕਸ਼ਮੀਰ ਦੇ ਵਿੱਚ almost ਅਹ winter summer ਗਰਮੀਆਂ ਹੀ ਰਹਿੰਦੀਆਂ ਨੇ ਉਹ ਮਤਲਬ ਬਰਫ਼ ਹੀ ਰਹਿੰਦੀ ਆ ਕਹਿੰਦੇ ਮਤਲਬ ਜਿਹੜਾ ਇਹਦਾ ਜਾਂ ਸਭ ਤੋਂ ਵਧੀਆ ਜੇ ਕਹਿ ਲਈਏ ਕਿ ਜਾਣ ਦਾ ਉੱਥੇ ਇੱਕ ਜੇ ਕਸ਼ਮੀਰ ਦਾ ਦੌਰਾ ਕਰਨਾ ਹੋਵੇ ਜੇ ਉੱਥੇ ਘੁੰਮਣ ਲਈ ਜਾਣਾ ਹੋਵੇ, ਤਾਂ ਗਰਮੀਆਂ ਦਾ ਇੱਕ ਕਹਿੰਦੇ ਵਧੀਆ ਮੌਸਮ ਹੈ, ਵੀ ਸੈਲਾਨੀਆਂ ਦੇ ਵਿੱਚ ਵੀ ਮੌਸਮ ਹੈ, ਸਵੇਰ ਤੇ ਸ਼ਾਮ ਦਾ ਕਹਿੰਦੇ ਸੁਹਾਵਣਾ ਮੌਸਮ ਹੁੰਦਾ ਹੈ ਤੇ ਡੱਲ ਝੀਲ ਹੈ ਜਿਹੜੀ ਇੱਕ ਉੱਥੇ, ਇੱਕ ਡੱਲ ਝੀਲ ਹੈ ਇੱਕ ਨਾਇਰਨ ਝੀਲ ਹੈ

ਤੁਸੀਂ ਆਪਣੀ ਪਹਿਲੀ ਯਾਤਰਾ ਮਤਲਬ ਜੇ ਆਪਾਂ ਗੱਲ ਕਰ ਲਈਏ ਤੇ ਕਦੇ ਕਸ਼ਮੀਰ ਗਿਆ ਨੀ ਨਾ ਕੋਈ ਤਾਂ ਆਪਣੀ ਪਹਿਲੀ ਯਾਤਰਾ ਕਸ਼ਮੀਰ ਵਿੱਚ ਹੀ ਕਰੇ because ਉੱਥੋਂ ਦੀ ਜਿਹੜੀ ਇੱਕ ਕਹਿ ਲਈਏ ਆਪਾਂ ਯਾਤਰਾ ਆਪਣੀ ਕਹਿ ਲਈਏ ਉੱਥੋਂ ਦੀ ਇੱਕ

ਕਹਿੰਦੇ ਜਿਹੜਾ ਉੱਥੇ ਡੱਲ ਝੀਲ ਹੈਗਾ ਉੱਥੇ ਮਤਲਬ boating house ਵੀ ਹੁੰਦਾ, ਤੁਸੀਂ boating ਵਗ਼ੈਰਾ ਵੀ ਕਰ ਸਕਦੇ ਹੋ ਤੇ ਰਹਿ ਵੀ ਸਕਦੇ ਹੋ, ਹੋਰ ਮਤਲਬ view ਵਗ਼ੈਰਾ ਵੀ ਦੇਖ ਸਕਦੇ ਹੋ ਫੋਟੋਆਂ ਵਗ਼ੈਰਾ ਖਿੱਚਣ ਕਰਨ ਲਈ ਕਾਫ਼ੀ ਵਧੀਆ ਕਸ਼ਮੀਰ ਜਾ

ਹਾਂਜੀ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

ਹਾਂਜੀ ਏਦਾਂ ਦੀਆਂ ਗੇਮਾਂ ਵੀ ਖੇਡਦੇ ਆ ਉੱਥੇ ਹਾਂਜੀ ਜਿਵੇਂ ਹੁਣ ਜਿਹੜਾ mountain ਆ ਉੱਥੋਂ ਦੀ biking ਆ, ਉਹ ਉੱਥੇ ਵੀ ਕਹਿ ਲਈਏ ਕਿ ਜਿਹੜਾ ਕਿ ਮਤਲਬ bike ਤੇ ਉੱਥੇ ਕਹਿੰਦੇ ਉੱਥੇ ਦਾ ਨਜ਼ਾਰਾ ਵਧੀਆ ਹੈ ਦੇਖਣ ਨੂੰ ਜਿਹੜੀ ਉਹਨਾਂ ਦੀ ਉਹ ਪਰਬਤ ਹੋਰ ਹੀ ਆ ਉੱਥੇ ਕਹਿੰਦੇ ਜੰਮੂ ਤੇ ਕਸ਼ਮੀਰ ਮੁੱਖ ਤੌਰ ਤੇ ਹਿਮਾਲਿਆ ਵਿੱਚ ਸਥਿੱਤ ਹੈ ਉਹ ਮਤਲਬ ਕਿ ਸਭ ਤੋਂ ਉਚਾਈ ਵਾਲਾ ਰਾਜ ਹੈ ਉਹ ਕਸ਼ਮੀਰ ਘਾਟੀ ਤੋਂ ਲੈ ਕੇ ਜ~ ਜਿਹੜਾ ਹੈ range ਤੱਕ ਉੱਥੇ ਤੱਕ ਬਹੁਤ ਸਾਰੇ ਪਹਾੜ ਨੇ ਤੇੇ ਉੱਥੇ ਨੀਵੇਂ, ਉੱਚੇ, ਆਸਾਨ ਤੇ ਚੁਣੌਤੀ ਪੂਰਨ ਜੋ ਜਿਹੜੀਆਂ ਪਰਬਤ ਬੋਰੀਆਂ ਨੇ ਉਹਨਾਂ ਦੀ ਚੜਾਈ ਦਾ ਕਹਿੰਦੇ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਨੇ,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 ਹਾਂਜੀ ਹਰਿਆਲੀ ਵਗ਼ੈਰਾ ਹੈਗੀ ਬੜੀ ਬੜੀ ਘਾਟੀਆਂ ਹੈਗੀਆਂ ਵਾ ਹਰਿਆਲੀ ਦੇਖਣ ਨੂੰ ਮਿਲਦੀ ਹੈ। ਹਾਂਜੀ ਹਾਂਜੀ ਮਤਲਬ ਕਹਿ ਲਈਏ ਤੇ ਜੇ ਆਪਾਂ ਨੂੰ ਮਤਲਬ ਜੇ ਓਦਾਂ ਆਪਣਾ ਨਾਲੇ ਤਾਂ ਕਿਤੇ ਘੁੰਮਣ ਜਾਣਾ ਵਾ ਕਿਉਂਕਿ normal ਸ਼ਿਮਲਾ, ਮਨਾਲੀ, ਕੁੱਲੂ ਮਨਾਲੀ, ਮਨੀਕਰਨ ਸਾਹਿਬ ਇੱਧਰ ਇੱਧਰ ਦੀਆਂ ਜਗ੍ਹਾ ਤੇ ਵੀ ਤਾਂ ਆਪਾਂ ਜਾ ਹੀ ਆਏ ਹਾਂ ਹੁਣ ਕਸ਼ਮੀਰ ਦਾ plan ਦੇਖ ਲਓ ਫਿਰ ਆਪਾਂ ਚੱਲਾਂਗੇ। ਹਾਂਜੀ ਪਾਪਾ ਵੀ ਕਹਿੰਦੇ ਸੀ ਕਹਿੰਦੇ ਜਾਏ ਆਓ ਕਸ਼ਮੀਰ ਘੁੰਮੇ ਆਇਓ, ਕਹਿੰਦੇ ਵਧੀਆ ਜਗ੍ਹਾ ਘੁੰਮਣ ਨੂੰ, ਠੀਕ ਹੈ ਫਿਰ ਜਦੋਂ ਜਾਓਗੇ ਦੱਸ ਦਿਓ ਚੱਲਾਂਗੇ।

Okay hello ਹਾਂ ਪ੍ਰਿਆ ਕਿ ਹਾਲ ਆ ਹਾਂ ਹਾਂ ਵਧੀਆ ਸੁਣਾ ਕੀਦਾ ਕੁਛ ਨਹੀਂ ਯਾਰ ਬਸ ਵਹਿਲੇ ਬੈਠੇ ਸੀ ਤੂੰ ਦਸ ਕਿ ਕਰਦੀ ਪਈ ਸੀ ਸਬ ਵਧਿਆ ਤੂੰ ਦਸ ਯਾਰ ਤੈਨੂੰ ਪਤਾ ਹੀ ਆ ਮੇਰਾ ਵੀ ਕਸੂਰ ਨਹੀਂ ਹੈ ਗਏ ਕੰਮ ਤੋਂ ਆ ਕੇ time ਨਹੀਂ ਲੱਗਦਾ ਹੈ ਗਏ ਘਰੇ ਆ ਕੇ ਗੱਲ ਕਰਨ ਦਾ ਤੈਨੂੰ ਪਤਾ ਤੇ ਹੈ ਬਾਅਦ ਵਿਚ ਘਰ ਕੰਮ ਕਿੰਨਾ ਹੁੰਦਾ ਆ ਕਰਨ ਵਾਲਾ ਫਿਰ ਹੋ ਵੀ ਆ ਕੇ ਕਰਨਾ ਹੁੰਦਾ ਵ ਤੇ ਫਿਰ ਬੰਦਾ ਕਰੇ ਵੀ ਤੇ ਕਿ ਕਰੇ ਪਤਾ ਤੂੰ ਮੇਰੇ ਤੇ ਗੁੱਸਾ ਕਰਨ ਦੀ ਮੈਨੂੰ ਨਾ ਮੇਰੇ ਦੀਦੀ ਹੈਗੇ ਨਾ ਉਹ ਵੀ ਰੁੱਸ ਰੁੱਸ ਬੈਠਦੇ ਨੇ ਕਿ ਤੂੰ ਸਾਡੇ ਗੱਲ ਨਹੀਂ ਕਰਦੀ ਤੇ ਯਾਰ ਮੈਂ ਕਰ ਵੀ ਤੇ ਕਿ ਕਰ ਤੈਨੂੰ ਪਤਾ ਵੀ ਹੈ ਹਾਂ ਹਾਂ ਯਾਰ ਪਰ ਬੰਦੇ ਦੇ ਮਨ ਵਿਚ ਆ ਹੀ ਜਾਂਦਾ ਨਾ ਕਿ ਸ਼ਾਇਦ school ਛੱਡ ਗਏ ਜਾ collage ਤੇ ਤਾ ਕਰਕੇ ਭੁੱਲ ਗਏ ਅਜ ਸ਼ਵੇਤਾ ਹੁਣੀ ਵੀ ਮਿਲਿਆ ਸੀ ਰਸਤੇ ਦੇ ਵਿੱਚ ਤੇ ਮੈਂ ਓਹਨਾ ਨਾਲ ਵੀ ਬੜਾ ਗੁੱਸਾ ਕਰਦੀ ਪਈ ਸੀ ਤੈਨੂੰ ਪਤਾ ਸ਼ਵੇਤਾ ਨੇ ਮੇਰਾ ਨੂੰ ਨੰਬਰ block ਚ whatsaap block ਕਰਤਾ ਸੀ ਇਕ ਦਿਨ ਪਤਾ ਕਿ ਹੋਇਆ status ਲਗਾਇਆ ਪਤਾ ਕਿ ਹੋਇਆ ਕੋਈ comment ਕਰਤਾ ਤੇ ਇਹਨੇ ਨਾ ਮੇਰਾ ਨੰਬਰ block ਕਰਤਾ ਹੁਣ ਮੈਂ ਕਿਹਾ ਮੈਨੂੰ ਕਹਿੰਦੀ ਤੁਸੀ ਤੇ ਮਨਦੀਪ ਭੁੱਲ ਹੀ ਗਈਆਂ ਹਾਣਾ ਤੂੰ ਤੇ ਓਦੋ ਦਾ messages ਹੀ ਨਹੀਂ ਕੀਤਾ ਮੈਂ ਕਿਹਾ ਯਾਰ ਮੈਂ ਤੈਨੂੰ ਕਰਨਾ ਹੀ ਨਹੀਂ ਹੈਗਾ ਦੇਖ ਪ੍ਰਿਆ ਇਹਦਾ ਕੋਈ ਕਰਦਾ ਹੈ ਗਏ ਆ ਵਿਚ ਤੈਨੂੰ ਪਤਾ ਬੰਦੇ ਨਾਲ friend circle ਹੁੰਦੀਆਂ ਰਹਿਦੀਆ ਚਲ ਜੇ ਬੰਦਾ ਗੁੱਸਾ ਹੋ ਵੀ ਜਾਏ ਬੰਦੇ ਮਿੰਟ ਵਿਚ ਦੀ ਮਨ ਜੇ ਉਹ ਕੋਈ ਗੱਲ ਹੀ ਨਹੀਂ ਹੈ ਗਈ ਮੈਨੂੰ ਕਾਲ ਕੀਤੀ ਮੈਂ ਵੀ ਨਹੀਂ ਫਿਰ ਹੋਰ ਕਿ ਯਾਰ ਹੁਣ ਦੇਖ ਤੈਨੂੰ ਮੈਨੂੰ call ਕਰਦੀ ਰਹਿਣੀ ਆ ਤੇ ਮੈਂ ਚਲ ਜਦੋ time ਹੁੰਦਾ ਬੰਦਾ ਗੱਲ ਕਰ ਹੀ ਲੈਂਦਾ ਆ ਇਹੋ ਜਾਹਿ ਕੋਈ ਗੱਲ ਨਹੀਂ ਹੁੰਦੀ ਹਾਂ ਤੇ ਇਹਦਾ ਆ ਬੰਦਾ contact ਵਿੱਚ ਰਹਿਦਾ ਆ ਹਾਣਾ ਇਕ ਦੂਜੇ ਦਾ ਹਾਲ ਚਾਲ ਪੁੱਛ ਲੈ ਰੋਜ਼ ਨਾ ਸਹੀ ਕਦੇ ਕਦੇ ਤਾ ਕਰ ਹੀ ਲੈਂਦਾ ਵਾ ਵਧੀਆ ਯਾਰ ਤੂੰ ਦਸ ਕਿ ਕਰ ਕਰਦੀ ਪਈ ਸੀ

ਅੱਛਾ ਅੱਛਾ ਹੂੰ ਹੂੰ ਠੀਕ ਆ ਯਾਰ ਤੈਨੂੰ ਪਤਾ ਆਪਾ ਤੇ ਹੁਣ ਆ ਗਏ ਕੰਪਿਊਟਰ ਤੇ ਮਤਬਲ interested ਹੋਇਆ ਅਜ ਕਲ ਤੇ ਛੋਟੇ ਛੋਟੇ ਬਚੇ ਸਾਡੇ ਨਾਲ ਜਿਆਦਾ ਕੰਪਿਊਟਰ ਚਲਾ ਗਏ ਆ ਠੀਕ ਹੈ ਅੱਜ ਕਲ ਸਾਰਾ ਕੰਮ ਕੰਪਿਊਟਰ ਤੇ ਆ ਹਾਣਾ ਤੇ ਹੋਰ ਕਿ ਬੱਚਿਆਂ ਦੀਆ ਕਲਾਸ online ਲੱਗ ਦੀਆ ਰਹਿਦੀਆ ਸੀ ਤੇ ਕੰਪਿਊਟਰ ਤੇ ਜਿਨ੍ਹਾਂ ਕੋਲ laptop ਹੁੰਦੇ ਸੀ ਓਥੇ ਲਗਾ ਦੇ ਸੀ ਉਹ ਸਾਡੀਆਂ collage ਦੀਆ ਕਲਾਸ ਲੱਗ ਦੀਆ ਹੁੰਦੀਆਂ ਸੀ ਉਹ meet ਤੇ ਲੱਗੀਆਂ ਸੀ ਤੇ ਅਸੀਂ ਵੀ ਆਪਣੇ laptop ਤੇ presentation ਜੋ document ਵਗੈਰਾ ਜੋ ਵੀ send ਕੀਤੇ ਹਾਣਾ ਕਈ ਤੇ ਵੀ ਤੈਨੂੰ ਪਤਾ ਇਸ ਤੇ ਹੋਏ ਵ

ਹਾਂ ਆਹ ਗੱਲ ਤੂੰ ਸਹੀ ਕਹੀ ਆ ਤੈਨੂੰ ਪਤਾ ਹਰ ਜਗ੍ਹਾ ਤੇ ਕੰਪਿਊਟਰ ਆ ਹੈ ਕੇ ਨਹੀਂ ਜਿਹਦੇ ਲਈ ਕੋਈ ਵੀ job ਕਰਨੀ ਕੰਪਿਊਟਰ ਆਣਾ ਜਰੂਰੀ ਆ ਸਗੋਂ ਚੰਗਾ ਵ ਤੁਸੀ ਹੁਣ ਤੋਂ ਹੀ tenth pulse two ਪਾ ਦੋ ਗਏ ਨਾ ਤੋਂ base ਪਕਾ ਹੋ ਜੇ ਗਾ ਕੱਲ ਨੂੰ ਕੋਈ job ਲੈਣੀ ਹੋਵੇ ਗੀ ਤੇ easy ਹੋ ਜੇ ਗਾ

ਹਾ ਯਾਰ ਬਿਲਕੁਲ ਤੈਨੂੰ ਪਤਾ ਆ ਕਿ ਜੀਦਾ ਆਪਣਾ ਹੀ data ਕੋਈ ਦਾ ਮਤਲਬ save ਕਰਕੇ ਰੱਖਣਾ ਹੁੰਦਾ ਆ ਉਹ ਸਾਨੂੰ ਥੋੜਾ ਬਹੁਤ ਜੀਦਾ ਕੋਈ ਤੈਨੂੰ ਪਤਾ ਆ ਕਿ ਬੱਚਿਆਂ ਦਾ ਤੇ ਅਹਿ ਕੰਮ ਜਿੰਦਾ drawing ਦੀ ਕੋਈ picture ਮਤਬਲ ਲਾਗਣੀਆਂ ਹਾਣਾ scrapbook ਤੇ ਤੈਨੂੰ ਪਤਾ ਬਾਹਰੋਂ ਕੱਢਵਾਦੇ ਆ ਜੇ ਆਪਣੇ ਇਹਦਾ ਮਤਬਲ ਸਿੱਖੇ ਹੋਇਆ ਤੈਨੂੰ ਪਤਾ ਆਪ ਹੀ ਫੋਟੋ ਵਗੈਰਾ ਕੱਢ ਸਕਦੇ ਆ ਹਾਣਾ ਆਪਣੀ presentation ਬਣਾ ਸਕਦੇ ਹੈ ਗੇ ਆਪਣਾ project ਵਗੈਰਾ search ਕਰਕੇ ਓਹਨਾ ਤੂੰ idea ਲੈ ਕੇ ਖੁਦ ਬਣਾ ਸਕਦੇ ਵਮਤਬਲ cafe ਜਾਨ ਦੀ ਲੋਡ ਨਹੀਂ ਕਿਊ ਪਰ ਇਕ ਗੱਲ ਵ ਕੰਪਿਊਟਰ ਨੇ ਕੀਨੇ ਕੰਮ easy ਕਰਤੇ ਆ

ਹਾਂ ਯਾਰ ਬਿਲਕੁਲ ਤੈਨੂੰ ਪਤਾ ਹੀ ਆ ਕਿ ਅਜ ਕਲ ਤੇ ਹੋਰ ਕੁਛ ਆਏ ਨਾ ਆਏ ਕੰਪਿਊਟਰ ਤੇ ਜਰੂਰ ਆਣਾ ਚਾਹੀਦਾ ਆ ਤੇ typing ਜਰੂਰ ਆਣੀ ਚਾਹੀਦੀ ਆ

ਆਵੇ ਹੀ ਨਾ ਤੇ ਕਿ ਫਾਇਦਾ ਤੇ ਤੈਨੂੰ ਪਤਾ ਜਿਹੜੇ officer ਹੁੰਦੇ ਸੀ ਕਿ ਕਿੰਨਾ clerk ਪਹਿਲੇ registered ਭਰ ਦੇ ਰਹਿੰਦੇ ਸੀ ਵੱਡੀਆਂ ਵੱਡੀਆਂ ਫਾਈਲ ਲੱਗਿਆ ਹੋਣੀਆਂ ਵੱਡੇ ਵੱਡੇ registered ਲਗੇ ਹੋਣੇ

ਹੂੰ ਉਹ ਤੇ ਹੈ ਪਹਿਲੇ ਜੀਂਦਾ

ਹਾਂ ਮੈਂ ਵੀ ਹੀ ਕਹਿ ਲੱਗੀ ਸੀ ਕਿ ਤੁਸੀ ਸਿਖਦੇ ਯਾਰ ਤੂੰ ਸਿੱਖਿਆ ਤੇ ਗਗਨ ਨੂੰ ਬਹਾਰ ਭੇਜਣ ਨਾਲੋਂ ਚੰਗਾ ਆ ਅਗਰ ਤੂੰ ਇਕ ਘੰਟਾ ਵੀ ਘਰ ਲਾਵਾਂ ਦੇਣੀ ਆ

ਹੂੰ ਹੂੰ ਠੀਕ ਆ ਠੀਕ ਆ ਤੇ ਤੂੰ ਰਾਤੀ ਰਾਤੀ ਇਕ ਘੰਟਾ ਲੈਦਿਆਂ ਕਰ ਰਾਤੀ ਤੇ ਬੰਦਾ ਫ੍ਰੀ ਹੋ ਜਾਂਦਾ ਵ ਹੈ ਯਾਰ ਤੇ ਸਹੀ ਗੱਲ ਆ ਹੁਣ ਤੈਨੂੰ ਪਤਾ ਫੋਨ ਵਗੈਰਾ ਵੀ ਕੰਪਿਊਟਰ ਨਾਲ change ਕਰ ਸਕਦੇ ਪਹਿਲੇ ਜੀਂਦਾ steno typing ਦੀ ਚਲਦੀ ਹੁੰਦੀ ਸੀ ਜੀਂਦਾ ਤੈਨੂੰ ਪਤਾ ਆਪਾ ਆਪਣੇ certificate ਵਗੈਰਾ ਬਣਾ ਜਾਂਦੇ ਸੀ ਤੈਨੂੰ ਤੇ ਪਤਾ ਹੀ ਆ collage time ਲਗਦੇ ਹੁੰਦੇ ਸੀ ਤੇ ਉਹ ਲੱਗਦੇ ਹੁੰਦੇ ਸੀ steno ਦੇ typing ਕਰਨੇ ਪੈਂਦੇ ਸੀ rotary ਤੋਂ ਚਿਟਾ ਲਾਗਵਾਨੀਆਂ ਪੈਂਦੀਆਂ ਸੀ ਤੇ ਹੁਣ ਤੈਨੂੰ ਪਤਾ ਸੀ ਆ ਕਿ ਓਹਦੇ ਵਿਚ ਉਹ ਗੇ ਆ' ਉਹ ਕੰਪਿਊਟਰ ਜਰੀਏ type ਹੋ ਜਾਂਦੇ ਆ

ਹੂੰ ਹੂੰ ਆ ਕੰਪਿਊਟਰ ਜਿਹੜਾ ਹੈ ਗਾ ਨਾ ਇਹ ਸਾਡੇ ਲਈ ਬੜੀ ਹੀ ਵੱਡੀ ਵਿਗਿਆਨ ਦੀ ਦੇਣ ਹੈ ਗੀ ਪਹਿਲੇ ਬੰਦਾ ਮਾਰ ਜਾਂਦਾ ਸੀ ਹਾਥੀ ਕਮ ਕਰ ਕਰ ਕੇ ਹੁਣ ਜਦੋ technology ਨੇ ਬੜੀ ਉਹ ਕਰ ਲਈ ਬੜੀ ਤਰੱਕੀ ਕਰ ਲਈ ਇਹਨੇ ਹਾਂ ਯਾਰ ਕੀਤਾ ਆਮ ਤੈਨੂੰ ਪਤਾ ਮੈਂ ਵੀ ਯਾਰ ਆਪਣੇ ਲਗੇ institute ਹਾਂ ਗਾ ਓਥੋਂ

ਪ੍ਰਿਆ ਜਦੋ ਆਪਾ ਸਕੂਲ ਕੰਪਿਊਟਰ ਸਿੱਖ ਦੇ ਹੁੰਦੇ ਸੀ ਤੇ ਤੈਨੂੰ ਪਤਾ ਕੰਪਿਊਟਰ ਕੀਦਾ ਦੇ ਚਲ ਦੇ ਹੁੰਦੇ ਸੀ tv ਵਾਲੇ ਕੰਪਿਊਟਰ ਚਲ ਦੇ ਹੁੰਦੇ ਸੀ ਫਿਰ ਉਸ ਤੋ ਬਾਅਦ lcds ਆ ਗਈਆਂ ਹੁਣ led ਆ ਗਈਆਂ changes ਹੋ ਗਏ ਕੇ ਨਹੀਂ

ਉਹ ਤੇ ਜਿਹੜਾ ਕੰਪਿਊਟਰ ਹੈ ਗਏ ਆ ਉਹ ਹਰ ਜਗ੍ਹਾ ਤੇ ਵਰਤਿਆਂ ਜਾਂਦਾ ਆ ਕੰਪਿਊਟਰ ਆਂਦਾ ਹੋਵੇ ਬੰਦਾ ਕੀਤੇ ਵੀ job ਕਰ ਸਕਦਾ ਆ ਵਿਚ ਚਲ ਜੋ ਕੰਪਿਊਟਰ ਸਰਕਾਰੀ department ਵਿਚ ਚਲ ਜੋ ਕੰਪਿਊਟਰ private department ਚ ਚਲ ਜੋ even ਤੈਨੂੰ ਪਤਾ ਹੀ ਵ ਦੁਕਾਨਾਂ ਵਾਲਿਆਂ ਨੇ ਵੀ cash counter ਕਮ ਰਹਿ ਗਿਆ ਦਾ ਆ ਓਹੀ ਤੇ ਗੱਲ ਕਰਦੇ ਪਏ ਵ ਜੀਦਾ ਕਿ ਇਹਦੀ ਜਿਹੜੀ memory ਵ save ਰਹਿ ਦਾ data ਹਾਣਾ ਹਮੇਸ਼ਾਂ ਹੀ ਹੈ ਜੀਂਦਾ

ਓਹੀ ਤੇ ਤੈਨੂੰ ਕਹਿ ਰਹੀ ਆ ਹਰ ਥਾਂ ਕੰਪਿਊਟਰ ਹੈ ਗਾ ਵ ਕੰਪਿਊਟਰ ਜਿਹੜਾ ਹੈ ਗਏ ਸੰਚਾਰ ਦਾ ਬਹੁਤ ਵੱਡਾ ਸਾਧਨ ਆ ਨਾਲੇ ਯਾਰ ਤੈਨੂੰ ਪਤਾ ਵ ਇਹਦੇ ਘਰ ਬੈਠੇ ਬੈਠਾਏ ਕੀਨੇ ਫਾਇਦੇ ਆ

ਜਿਹੜੇ ਵਿਚ ਨਾ ਕਰ ਸਕਦੇ ਆ ਜੀਦਾ ਮਰੀਜਾਂ ਦੀ ਜਾਂਚ ਲਈ ਦਿਲ ਦੀ ਧੜਕਣ ਲਈ ਲਹੂ ਦਾ ਸ਼ੁਗਰ ਕੈਂਸਰ tumour ਅੱਖਾਂ ਦੀ ਜਾਂਚ ਹੱਡੀਆਂ ਤੇ ਰੋਗ ਤੇ ਤੈਨੂੰ ਪਤਾ ਸ਼ਰੀਰ ਦੇ ਹਰ ਇਕ ਅੰਗ ਦੇ ਪਰਖ ਲਈ ਜਿਹੜੀ ਹੈ ਗੀ ਤੈਨੂੰ ਪਤਾ ਅਜੇ ਕਲ ਕੰਪਿਊਟਰ ਲਗੇ ਹੋਏ ਆ ਜੀਂਦਾ ਹੁਣ ਮਸ਼ੀਨਾਂ ਹੈ ਗਿਆ ਉਹ computerized ਹੁੰਦੀਆਂ

ਅੱਜ ਕਲ ਉਹ ਹੈ ਨਹੀਂ ਦੂਜੀ ਗੱਲ ਦੇਖ ਤੂੰ ਪਹਿਲੇ ਹੁੰਦਾ ਰੇਲਵੇ ਦੀਆ ਟਿਕਟਾਂ ਕਾਰਵਾਣੀਆਂ ਜਹਾਜ ਦੀਆ ਟਿਕਟਾਂ ਕਾਰਵਾਨੀਆਂ ਫਿਰ ਬੱਸਾਂ ਦੀਆ ਟਿਕਟਾਂ ਕਿਥੇ ਜਾਣਾ ਪੈਂਦਾ ਸੀ